color ਜਾਂ ਹਲਕਾ ਜਾ blackish red ਹੋ ਗਿਆ ਤੇ ਆਪਾਂ ਜਿਹੜੀ black mehendi ਹੁੰਦੀ ਆ ਉਹਦਾ color black ਆਂਦਾ ਏ ਜਿਵੇਂ ਵਿੱਚ ਉਹਨਾ ਦੇ fill ਕਰਨ ਲਈ ਆਪਾਂ green color ਵੀ ਕਰ ਲੈਣੇ ਆ red color ਵੀ ਕਰਦੇ ਆ golden color ਵੋ ਕਰ ਲੈਣੇ ਆ ਮਤਲਬ ਕਈ colors ਨੇ ਜਿਹੜੇ ਮਤਲਬ mehendi ਦੇ ਵਿੱਚ add ਕਰਦੇ ਨੇ ਜਿਵੇਂ ਆਪਾਂ ਪਤੀਆਂ ਬਣਾਨੇ ਆ ਹਨਾ ਪਤੀਆਂ ਦੇ ਵਿੱਚ green color ਪਾ ਦਿਨੇ ਆ ਨੀਂ mehendi ਮਤਲਬ ਕੀ ਏਨ ਆ ਭਰਵੀ ਭਰਵੀ ਲਗਾਂਦੇ ਓ ਜਾਂ ਅੱਜਕਲ bridal ਕਲੀ ਬੱਸ ਉਹ ਲਗਾਂਦੇ ਓ bale ਜੀ type Arabic type ਨਹੀਂ Arabic bridal ਤਾਂ ਨੀਂ ਲਗਾਂਦੇ ਹੈਗੇ bridal ਦੇ ਤਾਂ full hand ਈ ਲੱਗਦਾ ਆ ਮਤਲਬ Arabic ਜਿਵੇਂ ਉਹਦੀਆਂ friends ਵਗੈਰਾ ਹੋ ਗਈਆਂ ਹਨਾ bridal ਦੇ ਨਾਲ ਆ ਜਾਂਦੀਆ ਤੇ ਉਹਨਾ ਦੇ ਵੀ ਰਿਸ਼ਤੇਦਾਰ ਆ ਜਾਂਦੇ ਏ ਨਾਲ ਉਹਨਾ ਦੇ ਲਗਾ ਦਿੰਦੇ ਆ ਮਤਲਬ ਜਿਵੇਂ ਆਪਾਂ ਘਰੇ ਚਲੇ ਜਾਨੇ ਆ ਸਾਡੇ ਹਨਾ ਜਿਵੇਂ

ਹਨਾ ਤੁਹਾਡੇ ਘਰੇ ਚਲੇ ਜਾਂਦੇ ਆ ਤੇ ਆਪਣੇ ਮਤਲਬ ਨਾਲ ਇੱਕ ਮਤਲਬ ਇੱਕ ਜਾਂ ਦੋ ਜਾਣਿਆਂ ਨੂੰ ਲੈ ਆਨੇ ਆ ਉਹਨਾ ਉਹਨਾ ਉਹ ਵੀ ਲਗਾ ਦਿੰਦੇ ਆ ਨਾਲ ਹੋ ਕੇ ਹਨਾ ਵੀ

ਜਿਵੇਂ ਆਪਾਂ ਨਾ mehendi ਲੱਗਵਾਨੇ ਆ ਮਤਲਬ ਕੀ ਜਿਵੇਂ ਆਪਾਂ ਕੂਹਣੀ ਤੇ ਲਗਵਾਨੀ ਏ mehendi

ਕੂਹਣੀ ਤੋਂ mehendi ਉਸ type ਚ ਲੱਗਾਣੀ ਨਾ ਵੀ ਆਪਣਾ full round ਦੇ ਵਿੱਚ ਬਾਵਾਂ ਵੀ

ਹਾਂਜੀ ਪੂਰਾ round ਵਿੱਚ ਮਤਲਬ cover ਹੋਊਗਾ ਤੁਹਾਡਾ ਪੂਰਾ ਪੂਰੀ ਬਾਂਹ cover ਹੋਊਗੀ ਮਤਲਬ ਤੁਹਾਨੂੰ ਤਾਂ ਇਹ ਹੈ ਕੀ ਪੂਰੀ ਬਾਂਹ ਦਾ cover ਹੋ ਕੇ ਮਤਲਬ ਇਹ ਹੈ ਕੀ ਕਈ ਇੱਦਾ ਲੱਗਾਂਦੇ ਏ ਮਤਲਬ front or back ਤੇ ਮਤਲਬ ਜਿਹੜੀ side ਵਾਲੀ ਜਗ੍ਹਾ ਨਾ ਉਹ ਬਚ ਜਾਂਦੀ ਏ ਤੁਸੀਂ ਇਹੀ ਮਤਲਬ side ਤੋਂ ਰਹਿ ਜਾਂਦੀ ਏ ਨਾ ਤੇ ਉਹ ਆਪਾਂ ਮਤਲਬ side ਤੋਂ ਮਤਲਬ ਬਚਣ ਨਹੀਂ ਦਿੰਦੇ ਹੈਗੇ ਮਤਲਬ ਉਹ ਚੀਜ ਵੀ fill ਕਰ ਦਿੰਦੇ ਆ ਵੀ ਕਈ ਵਾਰੀ ਆਪਾਂ ਨੇ ਵੀ ਆਪਾਂ photo ਖਿਚਾਂਦੇ ਆ ਨਾ ਤੇ ਆਪਾਂ ਤੇ ਕਈ ਵਾਰੀ ਇਹ ਸਿਧੇ ਹੱਥ ਕਰਕੇ ਕਈ ਵਾਰੀ ਪੁੱਠੇ ਹੱਥ ਕਰਕੇ ਖਿਚਾਣੇ ਆ photo ਵਗੈਰਾ ਲੈਂਦੇ ਨੇ ਹਨਾ ਤੇ ਉਹ ਮਤਲਬ ਦਿਖਦਾ ਨੀ ਹੈਗਾ ਬੀ ਉਹ ਆ ਰਹੀ ਏ ਵੀ ਲੱਗੀ ਹੋਈ ਏ ਅਲੱਗ ਤੋਂ ਇਹ ਜਗ੍ਹਾ ਤੇ ਨਹੀਂ ਲੱਗੀ ਹੋਈ ਫੇਰ ਉਹਦੇ ਚ ਨੀ ਹਾਂ ਉਹੀ ਏ ਨਾ ਫੇਰ ਉਹ round ਦੇ ਵਿੱਚ ਅੱਛੀ ਲਗੂਗੀ ਨਾ mehendi ਲੱਗੀ ਪਈ ਵੀ ਕਿਸ ਤਰਾਂ ਆਪਾਂ ਕਰਨੀ ਆ ਕੇ mehendi ਤੋਂ ਬਾਅਦ ਉਹਦੇ ਬਾਅਦ facial ਹੋਣੇ ਆ

facial ਫੇਰ ਉਹ ਕਿਵੇਂ ਮਤਲਬ ਤੁਸੀਂ ਆ ਕਿਸ ਤਰਾਂ ਮਤਲਬ ਲਗਾਂਨੇ ਆ ਪਹਿਲਾਂ facial ਕਿੰਨੇ time ਤੇ ਹੁੰਦਾ ਮਤਲਬ ਮੈਂ ਜਿਵੇਂ facial ਕਰਦੀ ਆ ਨਾ ਜਿਵੇਂ ਜਿਆਦਾ ਨੀ ਮੈਂ ਪੰਦਰਾਂ ਪੰਦਰਾਂ ਦਿਨ ਦਾ gap ਪਾ ਲੈਨੀ ਆ ਜਿਵੇਂ ਕਈ ਵਾਰੀ ਇਹ ਕਹਿ ਲੈਣੇ ਆ ਵੀ ਜਿਆਦਾ glow ਚਾਹੀਦਾ ਇਹਦਾ ਕੁੱਝ ਵੀ ਤਾਂ ਆਪਨ ਪੰਦਰਾਂ ਪੰਦਰਾਂ ਦਿਨ ਦਾ gap ਵੀ ਪਾ ਲੈਣੇ ਆ ਵੈਸੇ ਤਾਂ facial ਵੀ ਹੁੰਦਾ ਏ ਮਹੀਨੇ ਬਾਅਦ

ਮਤਲਬ ਕੀ ਆਪਾਂ ਦੇਖਦੇ ਆ ਮਤਲਬ normal ਕਰਵਾਨੇ ਆ ਜੇ ਆਪਾਂ bridal ਤੇ ਕਰਦੇ ਆ ਤਾਂ ਆਪਾਂ ਪੰਦਰਾ ਪੰਦਰਾ ਦਿਨ ਬਾਅਦ ਵੀ ਕਰ ਸਕਦੇ ਆ ਪੰਦਰਾਂ ਪੰਦਰਾਂ ਦਿਨ ਬਾਅਦ ਉਹ ਕਰਨਾ ਮਤਲਬ ਕੀ ਆ facial ਕਰਨਾ start ਕਰਦੇ ਆ ਆਪਾਂ ਪੰਦਰਾਂ ਪੰਦਰਾਂ ਦਿਨਾ ਬਾਅਦ

ਤੇ ਉਹ ਇੱਕ last ਵਾਲਾ ਉਸ ਦਿਨ ਹੁੰਦਾ ਜਿਸ ਦਿਨ ਆਪਾਂ ਨੇ ਉਹ ਕਰਾਉਣਾ ਹੁੰਦਾ ਨਾ makeup ਕਰਵਾਉਣਾ ਜਿਸ ਦਿਨ

ਹੋ ਜਾਂਦਾ ਤਾਂ ਉਹਦੇ ਇੱਕ ਦਿਨ ਪਹਿਲਾਂ ਵੀ ਕਰਵਾ ਲੈ ਤਾਂ ਉਹ best ਰਹਿੰਦਾ

ਹਾਂਜੀ ਉਹ ਤਾਂ glow ਤਾਂ ਫੇਰ ਉਹ next day ਹੀ ਦਿੰਦਾ ਨਾ

ਤੇ ਉਹ base ਵਗੈਰਾ ਕਿਸ ਤਰਾਂ ਲਗਾਣਾ ਤੁਸੀਂ base ਜਿਵੇਂ normal base ਲਗਾਕੇ ਪਹਿਲਾਂ ਨਾ face ਦਾ ਉਹਦੇ ਉੱਤੇ eyes makeup ਹੁੰਦਾ ਫੇਰ ਉਹਦੇ ਉੱਤੇ liner ਵਾਲਾ ਜੇ ਤੁਸੀਂ ਉਹ ਲਗਾਣੀ ਏ ਇਹ ਪਲਕਾ ਵਗੈਰਾ ਲਗਾਣੀਆ ਤੇ ਤੁਸੀਂ ਪਲਕਾ ਵੀ ਲੱਗਾ ਸਕਦੇ ਓ

ਤਾਂ ਮੇਰੀ ਠੀਕ ਏ ਜਿਆਦਾ ਉਹ ਨਹੀਂ ਹੈਗੀ ਵੀ ਜਿਆਦਾ ਉਹ ਨਹੀਂ ਏ ਪਲਕ ਤਾਂ ਮੇਰੀ ਠੀਕ ਏ ਜਿਵੇਂ ਮਤਲਬ ਕੀ ਆਪਾਂ ਉਹ ਨਹੀਂ ਕਰਦੇ ਕੀ eyes ਦੇ ਉਪਰ ਆ ਮਸ਼ਕਾ ਉਹ ਲਗਾਂਦੇ ਆ

ਬੀ ਉਹ ਕਿਸ ਤਰਾਂ ਮਤਲਬ ਕੀ ਕਰਨਾ eyebrow ਨੀਂ ਮੇਰੀ ਬਿਲਕੁਲ ਵੀ ਹੈਗੀ eyebrow ਤੇ ਕਿਸ ਤਰਾਂ ਮਤਲਬ ਉਹ ਆਪਾਂ setting ਕਰ ਸਕਦੇ ਆ

ਠੀਕ ਏ ਫੇਰ ਆਪਾਂ ਮਤਲਬ ਆਪਾਂ ਮਤਲਬ ਉਹਦੇ ਨਾਲ pencil ਨਾਲ set ਕਰ ਲੈਣੇ ਆ ਹਨਾ eyebrow ਬਣਾ ਲੈਣੇ ਆ ਜਾਂ ਆਪਾਂ ਅੱਜਕਲ ਮਤਲਬ ਚਲਦੇ ਆ ਵੀ eyebrows ਮਿਲ ਵੀ ਜਾਂਦੀਆ ਨੇ eyebrows

ਜਾਣੀ ਹੁੰਦੀ ਏ eyebrow ਵੀ ਤੇ ਫੇਰ ਉਹਦੇ ਬਾਅਦ ਆ ਜਿਆਦਾ ਮਤਲਬ ਕੀ ਇੰਨਾ loud loud ਨਹੀਂ ਚਾਹੀਦਾ ਆਪਾਂ ਨੂੰ makeup ਹਲਕਾ ਫੁਲਕਾ ਮਤਲਬ ਜਿਆਦਾ ਉਹ ਨਹੀਂ ਹੋਣਾ ਚਾਹੀਦਾ ਜਿਆਦਾ ਚਿੱਟਾ ਚਿੱਟਾ ਹੋਵੇ

ਵੀ ਨਾ ਪੈਣ ਤੁਹਾਡੇ face ਤੇ ਉਹੀ ਚੀਜ ਮੰਗ ਰਹੇ ਹੋ ਤੁਸੀਂ ਹਾਂਜੀ ਉਹ ਵਾਲੀ ਚੀਜ ਨੀ ਹੁੰਦੀ ਇਹਦੇ ਵਾਲੀ patches ਦੀ ਹੁੰਦੀ ਹੈਗੀ ਠੀਕ ਏ ਜੀ ਉਹ ਤਾਂ ਹੁੰਦੇ ਵਿ ਨੀ ਵੇਸੇ ਹੁਣ ਤਾਂ ਬਹੁਤ ਘੱਟ ਹੋ ਗਿਆ ਜੇ ਆਪਾਂ normal ਜਾ ਰੱਖਦੇ ਆ ਨਾ makeup ਅੱਜਕਲ ਤਾਂ girls ਮਤਲਬ ਜਿਆਦਾ loud ਮੰਗਦੀਆ ਈ ਨੇ ਕੋਈ ਓ girl ਹੁੰਦੀ ਏ ਜਿਹੜੀ loud ਮਾਕੁਪ ਕਰਵਾਂਦੀ ਏ ਜਿਆਦਾ ਤੇ ਜਿਆਦਾ ਤਰ ਤਾਂ normal ਜਾ ਰੱਖਦਿਆ ਨੇ ਵੀ normal ਹੀ ਰਵੇ ਜਿਆਦਾ ਮਤਲਬ ਉਹ ਨਾ ਹੋਏ ਜਿਵੇਂ ਹੱਥ ਲਾਏ ਤੇ patches ਪੈ ਜਾਂਦੇ ਨੇ ਮਤਲਬ ਉਹ ਚੀਜ ਅੱਜਕਲ ਬਹੁਤ ਘੱਟ ਗਈ ਏ ਜਿਵੇਂ ਉਹ ਵੀ ਤਾਂ ਹੁੰਦਾ water proof ਵੀ ਆਂਦੇ ਏ ਨਾ ਇਹ ਵਾਲੇ makeup kit ਵਗੈਰਾ ਹਾਂਜੀ water proof ਵੀ ਆਣ ਲੱਗ ਗਿਆ ਹੁਣ ਤਾਂ

ਤੇ ਉਹਦੇ ਤੇ ਫੇਰ makeup ਖਰਾਬ ਹੋ ਜਾਂਦਾ ਸੀਗਾ ਤੇ ਹੁਣ waterproof makeup ਆਣ ਲੱਗ ਗਏ ਆ ਮਤਲਬ ਕੀ ਉਹਦੇ ਨਾਲ ਖਰਾਬ ਨੀ ਹੋਊਗਾ ਵੀ ਜੇ ਪੋਚ ਪੁਚ ਵੀ ਲਿਆ ਜਿਵੇਂ ਰੁਮਾਲ ਦੇ ਨਾਲ ਕੋਈ ਉਹ ਤਾਂ ਨੀ ਹੁੰਦਾ ਹੈਗਾ ਨਾ

proof makeup ਚਲੋ ਆਪਾਂ ਕਰਵਾਨੇ ਆ ਪਰ ਜਿਹੜਾ makeup ਹੁੰਦਾ ਉਹ ਥੋੜਾ ਬਹੁਤਾ ਆਪਣੇ ਤੇ depend ਹੁੰਦਾ ਵੀ ਆਪਾਂ ਜੇ ਤਾਂ ਰੋਏ ਹਨਾ

ਉਹਨਾ ਨੂੰ ਆਪਾਂ ਨੇ ਰਗੜ ਰਗੜ ਕੇ ਮੂਹ ਸਾਫ਼ ਕੀਤਾ ਫੇਰ ਤਾਂ obviously makeup ਖਰਾਬ ਹੋਊਗਾ ਈ

ਅੱਛਾ ਮਤਲਬ ਕੀ ਉਹਨੂੰ dap dap ਕਰਕੇ ਹੀ ਸਾਫ਼ ਕਰਨਾ ਚਾਹੀਦਾ ਹਨਾ

ਠੀਕ ਏ ਮਤਲਬ ਕੀ ਇਹ ਹੁੰਦਾ ਨਾ ਆਪਾਂ ਨੂੰ ਉਸ time ਨਹੀਂ ਪਤਾ ਲੱਗਦਾ ਵੀ ਆਪਾਂ ਥੋੜਾ ਜਿਆਦਾ ਕਰ ਲੈਂਦੇ ਆ ਖਿਚ ਕੇ ਕਰ ਲੈਂਦੇ ਆ ਪਹਿਲੇ ਹੁਣ ਜੇ ਤੁਸੀਂ ਪਹਿਲੇ ਦਸ ਤਾਂ ਠੀਕ ਏ ਬੀ ਉਹਨੂੰ dap dap ਕਰ ਕੇ ਹੀ ਸਾਫ਼ ਕਰਨਾ ਚਾਹੀਦਾ

ਬੀ ਕੱਝਲ ਕੁਝਲ ਤਾਂ ਨਹੀਂ ਫੈਲਦਾ ਹੁੰਦਾ ਹਨਾ ਵਿੱਚ

ਹਾਂ ਉਹ ਵੀ waterproof ਆਂਦੇ ਏ ਨਾ ਹੁਣ

ਹੋਰ ਜਿਵੇਂ ਆਪਾਂ ਉਹ ਕਰਵਾਨੇ ਆ ਆ ਕੋਈ ਆ shape ship nail ਵਗੈਰਾ ਦੀ ਬਣਾਨੀ ਏ ਉਹ ਉਸ time ਬਣਦੀ ਜਾਂ ਪਹਿਲਾਂ ਬਣਵਾ ਲੋ ਉਸ ਦਿਨ ਦੀ ਨੀ ਉਹ ਤਾਂ ਇੱਕ ਦੋ ਦਿਨ ਪਹਿਲਾਂ ਬਣਵਾ ਲਿਉ ਉਹਦੀ ਕਿਹੜਾ shape ਖਰਾਬ ਹੁੰਦੀ ਏ ਮਤਲਬ ਇਹ ਏ ਨਾ ਵੀ ਜਿਸ ਦਿਨ ਆਪਾਂ bridal ਤਿਆਰ ਕਰਨੀ ਹੁੰਦੀ ਏ ਹਨਾ ਉਹਦੇ ਵਿੱਚ ਜਿਆਦਾ time ਵੀ ਨਹੀਂ ਲੱਗਦਾ

ਪੋਹਚਣਾ ਫੇਰ ਵੀ ਜੇ ਤੁਸੀਂ bridal ਤਿਆਰ ਕਰਨੀ ਏ ਤੁਹਾਨੂੰ ready ਮਤਲਬ ਕਿੰਨੇ ਕ ਵਜੇ ਚਾਹੀਦਾ ਤੁਸੀਂ ਕਿੱਥੋ

ਬੀ ਤੁਸੀਂ ਨੋ ਵਜੇ ਤਾਂ ਦੋ ਤਿੰਨ ਘੰਟੇ ਪਹਿਲਾਂ ਪੋਹੁੰਚੋੰ ਗੇ ਮਤਲਬ ਕੀ ਫੇਰ ਮੈਂ ਆ ਪੰਜ ਕ ਵਜੇ ਪੋਹੁੰਚ ਜੂ ਤੁਹਾਡੇ ਕੋਲ ਹਨਾ

ਤੁਸੀਂ ਪੰਜ ਕੁ ਵਜੇ ਪੋਹੁੰਚੋੰ ਗੇ ਤਾਂ ਤੁਸੀਂ ਏਨ ਨੋ ਵਜੇ ਪੂਰੇ ਤਿਆਰ ਰਹੋ ਗੇ ਤੁਸੀਂ ਬੁਲਾ ਸਕਦੇ ਓ ਕਿਸੇ ਨੂੰ ਵੀ ਮੈਨੂੰ ਲੈ ਕੇ ਜਾਉ

ਕਾਲੀ ਉਹੀ ਕਾਲੀ ਵਿੱਚ ਮਤਲਬ ਕੀ ਜਿਆਦਾ makeup ਖਰਾਬ ਹੋ ਜਾਂਦਾ ਨਾ ਉਸ ਚ ਹਾਂਜੀ ਹਾਂਜੀ makeup ਮਤਲਬ ਇਹ ਹੈ ਨਾ ਵੀ makeup ਦੀ ਇਹ ਚੀਜ ਨੀ ਨਾ ਹੈਗੀ ਬੀ ਚੱਲ ਚੁਟਕੀ ਮਾਰੀ ਤੇ ਉਹੀ ਚੀਜ ਉਹ ਕੰਮ ਨੀ ਨਾ ਹੈਗਾ ਵੀ bridal ਦਾ makeup ਤਾਂ ਇਹ ਹੈ ਨਾ ਕੀ bridal ਨੂੰ ਸਭ ਨੇ ਦੇਖਣਾ ਹੁੰਦਾ ਕੀ bridal ਲੱਗ ਕਿੱਦਾ ਦੀ ਰਹੀ ਏ

ਤਾਂ ਕਰਕੇ ਫੇਰ ਆਪਣਾਂ bridal ਨੂੰ best look ਦਈਏ ਤਾਂ better ਏ ਹਾਂਜੀ ਹਾਂਜੀ ਉਹ ਤਾਂ ਹੈ ਪਰ ਲੈਕਿਨ hair style ਵਗੈਰਾ ਕਿਸ ਤਰਾਂ ਕਰੋ ਗੇ ਤੁਸੀਂ hair style ਇਹ ਮਤਲਬ ਕੀ ਸਿਰਫ front front ਵਾਲਾ ਪਿੱਛੇ ਮਤਲਬ ਕੀ ਡੋਰੀ ਵਗੈਰਾ ਪਾਣੀ ਤੁਸੀਂ ਮਤਲਬ suite ਪਾਣਾ ਵਿਆਹ ਤੇ

ਫੇਰ ਜਿਵੇਂ ਲਹਿੰਗਾ ਪਾਂਦੇ ਆ ਨਾ ਮਤਲਬ ਲਹਿੰਗਾ ਪਾਂਦੇ ਆ ਤਾਂ ਉਹਦੇ ਵਿੱਚ ਆਪਾਂ ਜੂੜਾ ਕਰਦੇ ਨਾ Mexican ਹੋ ਗਿਆ ਜਾਂ ਕੋਈ ਹੋਰ ਬਣ ਹੋ ਗਿਆ ਤਾਂ ਆਪਾਂ ਉੱਥੇ ਜੂੜਾ ਕਰਦੇ ਆ ਤੇ ਜੇ ਤੁਸੀਂ ਮਤਲਬ ਪਾਣਾ ਈ suite ਏ ਤੁਸੀਂ ਪਰਾਂਦਾ ਵੀ ਪਾ ਸਕਦੇ ਓ ਜਿਵੇਂ hair styling ਕਰਨ ਤੋਂ ਬਾਅਦ ਤੁਸੀਂ ਪਰਾਂਦਾ ਪਾ ਸਕਦੇ ਓ

ਨਹੀਂ ਜੂੜਾ ਨਹੀਂ ਕਰਾਂਗੇ ਤੁਹਾਡੇ hair style ਵਾਲਾ ਜਿਵੇਂ ਤਾਂ ਮਤਲਬ ਤੁਹਾਡਾ face ਹੋਇਆ ਜੇ ਤਾਂ round face ਹੋਇਆ ਤਾਂ ਆਪਾਂ ਉਸ ਹਿਸਾਬ ਨਾਲ ਆ ਕਰਾਂਗੇ ਉਹ ਨਾ ਜੀਵਨ round face ਤੇ ਜਿਆਦਾ ਤਰ ਮਤਲਬ side ਤੋਂ ਮਤਲਬ ਜਿਹੜੀ ਉਹ ਨੀ ਹੁੰਦੀ French ਮਿਡੀ ਸੁਣਿਆ ਹੋਊ ਗਾ ਤੁਸੀਂ

ਮਤਲਬ ਅੱਛੀ ਲੱਗਦੀ ਏ ਮਤਲਬ round face ਤੇ ਤਾਂ ਜੇ ਤੁਹਾਡਾ face ਕੋਈ ਹੋਰ shape ਦਾ ਹੋਇਆ ਤਾਂ ਤਾਂ ਉਸ shape ਨਾਲ ਵੀ ਕਰ ਸਕਦੇ ਓ ਅੱਛਾ ਮਤਲਬ ਕੀ face ਦੀ cutting ਵਗਿਆਰਾ ਵੀ ਹੋ ਜਾਂਦੀ ਏ ਜਿਵੇਂ ਆਪਾਂ ਜਿਆਦਾ ਮੋਟਾ ਹੋਏ face ਉਹਦੇ cutting ਵੀ ਹੁੰਦੀ ਏ ਨਾ ਹਾਂਜੀ ਹਾਂਜੀ cutting ਵਗਿਆਰਾ ਵੀ ਹੋ ਜਾਂਦੀ ਏ ਜਿਵੇਂ ਆਪਾਂ base ਦੇ ਨਾਲ ਹੀ cutting ਕਰਦੇ ਹਾਂ ਉਹਦੀ base ਨੂੰ base paled ਹੁੰਦਾ ਨਾ ਉਹਦੇ ਵਿੱਚ ਉਹਦੇ ਵਿੱਚ ਉਹ ਦਿੱਤੇ ਹੁੰਦੇ ਏ ਮਤਲਬ ਕੀ ਉਸ ਚ ਦਿੱਤੇ ਹੁੰਦੇ ਏ ਵੀ ਆ face cutting ਕਿਸਤਰਾਂ ਕਰਨਾ ਹਾਂਜੀ ਉਹਦੇ color ਦਿੱਤੇ ਹੁਣੇ ਏ ਤਾਂ ਆਪਾਂ ਤਾਂ ਉਹ color ਦੇ according face ਦੀ cutting ਕਰ ਦਿੰਦੇ ਆ ਜਿਵੇਂ nose ਦੀ cutting ਬੀ ਹਨਾ

cheeks ਦੀ ਹੋ ਗਈ ਇਹ ਥਲੇ ਇਹਦੀ ਥੋੜੀ ਦੇ ਇਹਦੇ ਸਾਇਡਾ ਤੇ ਹੁੰਦੇ ਆ

ਦੇ ਨੀਚੇ ਉਸ ਚੀਜ ਦੀ ਵੀ ਕਈ ਵਾਰੀ ਇਹ ਚੀਜ ਭਾਰੀ ਹੁੰਦੀ ਏ ਸਾਰੀਆ ਦੀ ਮਤਲਬ ਇਹ neck ਕੋਲੋ neck ਦੇ ਉਪਰ ਵਾਲੀ side ਤੋਂ ਇਹ

ਮਤਲਬ ਕੀ ਉਹਦਾ ਉਹ ਜਿਆਦਾ ਮਤਲਬ ਕੀ ਮੋਟਾ ਮੂਹ ਤਾਂ ਨਹੀਂ ਲਗੂਗਾ ਇਹਦੇ ਨਾਲ

ਮਤਲਬ cutting ਤਾਂ ਹੁੰਦੀ ਓ ਇਸ ਚੀਜ ਨਾਲ ਏ ਇਸ ਚੀਜ ਕਰਕੇ ਏ ਵੀ ਆਪਾਂ face ਥੋੜਾ ਜਿਹਨਾ ਦਾ ਮੋਟਾ ਆ ਉਹਨਾ ਨੂੰ ਪਤਲਾ ਦਿੱਖਾ ਸਕੀਏ ਜੇ ਉਹਦਾ ਪਤਲਾ ਜਿਆਦਾ ਉਹਨੂੰ ਥੋੜਾ ਜਾ ਮੋਟਾ ਦਿੱਖਾ ਸਕੀਏ ਮਤਲਬ cutting ਤਾਂ ਹੁੰਦੀ ਓ ਇਸ ਚੀਜ ਲਈ ਏ ਇਹ ਮਤਲਬ ਥੋੜੀ ਨਾ ਵੀ ਤੁਸੀਂ ਵੀ ਮੈ ਜੇ ਬੇ ਬੇ ਉਹਦੀ sorry cutting ਕਰਨੀ ਏ ਤਾਂ ਆਪਾਂ ਪਤਲੇ ਦੀ ਪਤਲੇ ਲਈ ਪਤਲੇ ਵਾਲੀ ਓਹ ਕਰ ਦਈਏ cutting ਕਰ ਦਈਏ ਹੋਰ ਪਤਲੀ ਕਰ ਦਈਏ ਤੇ ਜੇ ਮੋਟਾ ਤਾਂ ਉਹਨੂੰ ਥੋੜਾ ਜਾ ਹੋਰ ਭਰਵੀ ਜੀ cutting ਕਰ ਦਈਏ ਉਹੀ ਹੈ ਨੀ ਵੀ ਮੈਂ ਉਹੀ ਪੁੱਛ ਰਹੀ ਆ ਨਾ ਵੀ ਜੇ ਮਤਲਬ ਕੀ heavy heavy ਥੋੜਾ ਜਾ round ਚ face ਏ ਨਾ

ਕਰਕੇ ਜਿਵੇਂ ਵੀ ਹੋ ਸਕਦਾ ਤਾਂ ਉਹਦਾ ਉਹ ਕਰ ਸਕਦੇ ਆ ਨਾ ਆਪਾਂ

ਤੇ ਆਪਾਂ ਕਰਾਗੇ ਮਤਲਬ ਤੁਹਾਡੀ ਮਤਲਬ ਜੇ ਤੁਹਾਡਾ ਜਿਆਦਾ heavy ਹੋਇਆ face ਤਾਂ ਆਪਾਂ cutting ਵੀ ਕਰਾਂਗੇ ਉਸ ਦੀ ਮਤਲਬ ਜਿਵੇਂ ਜੋ ਵੀ ਮਤਲਬ ਤੁਸੀਂ ਕਰਨਾ ਚਾਉਂਦੇ ਕਰਵਾਣਾ ਚਾਹੁੰਦੇ ਓ

ਫੇਰ ਉਰੇ ਤੋਂ ਮੈਂ ਲੈਣਾ ਚਾਹਉਂਦੀ ਹੋਵਾ ਤੁਹਾਡੇ ਤੋਂ ਹਾਂਜੀ ਹਾਂਜੀ ਮੇਰੇ ਕੋਲ ਵੀ ਮਿਲ ਜਾਣਗੇ ਜੇ ਤੁਸੀਂ ਮਤਲਬ ਲੈਣਾ ਚਾਹੁੰਦੇ ਓ ਵੀ ਤੁਹਾਡੇ ਕੋਲ ਹੈਗੇ ਨੇ ਤੁਸੀਂ ਲੈਣੇ ਏ ਆਪਣੇ suite ਦੇ according ਤੇ ਤੁਸੀਂ ਉਹ ਵੀ ਲੈ ਸਕਦੇ ਓ ਅੱਛਾ ਉਹ ਤਾਂ ਮਤਲਬ ਕੀ ਜੇ ਤੁਹਾਡੇ ਕੋਲ ਤੋ ਮਿਲ ਜਾਣਗੇ rent ਹਾਂਜੀ ਹਾਂਜੀ ਮੇਰੇ ਕੋਲ ਵੀ ਮਿਲ ਜਾਣਗੇ ਜੇ ਤੁਸੀਂ ਨੂੰ ਪਸੰਦ ਆਏ ਤਾਂ ਤੁਸੀਂ ਲੈ ਸਕਦੇ ਓ

ਉਹਦੇ ਬਾਰੇ ਜਿਹੜੇ ਉਹ ਆ ਪਾਂਦੇ ਆ ਆਪਾਂ ਹੱਥਾ ਦੇ ਵਿੱਚ ਪਾਂਦੇ ਆ ਕੀ ਕਹਿਣੇ ਏ

ਹਾਂ ਉਹਨਾ ਦੇ ਵਿੱਚ ਜਿਵੇਂ ਆਪਾਂ ਨ ਜਿਆਦਾ heavy ਵਾਲੇ ਜਿਹੜੇ ਨੇ normal way ਚ

ਹਾਂਜੀ ਕਲਿੜੇ ਵੀ ਮਿਲ ਜਾਣ ਗੇ ਤੁਹਾਨੂੰ ਜਿਵੇਂ ਦੇ ਤੁਸੀਂ ਚਾਹਉਣੇ ਓ heavy ਚਾਹੰਦੇ ਓ normal ਚਾਹੰਦੇ ਓ ਜਾਂ ਜਿਆਦਾ ਈ lite ਚਾਹੰਦੇ ਓ

ਦੇ ਨਾਲ ਤਾਂ ਥੋੜਾ ਜਾ heavy ਜਿਆਦਾ ਨਹੀਂ ਨਾ ਚਾਹੀਦੇ suite ਦੇ ਨਾਲ lite weight ਚਾਹੀਦਾ ਨਾ ਥੋੜਾ ਜਾ ਉਹੀ ਕਹਿ ਰਹੀ ਹਾਂ ਜਿਵੇਂ ਤੁਸੀਂ ਬਿਲਕੁਲ simple ਚਾਉਂਦੇ ਓ ਤਾਂ ਤੁਹਾਨੂੰ ਬਿਲਕੁਲ simple ਵੀ ਮਿਲ ਜਾਣਗੇ ਜੇ ਤੁਸੀਂ ਚਾਉਂਦੇ ਓ ਥੋੜੇ ਜੇ ਥੋੜੇ ਬਹੁਤ ਹੋਣ ਵਿੱਚ ਜਾਂ ਥੋੜੇ ਬਹੁਤ heavy ਹੋਣ ਤਾਂ ਉਹ ਵੀ ਮਿਲਜੂਗਾ ਜੇ ਤੁਸੀਂ ਜਿਆਦਾ heavy ਚਾਉਂਦੇ ਤਾਂ ਉਹ ਵੀ ਮਿਲਜੂਗਾ ਜਿਵੇਂ ਦਾ ਤੁਸੀਂ ਚਾਉਂਦੇ ਓ ਮੇਰੇ ਕੋਲ ਸਭ varieties ਪਈਆਂ ਨੇ ਤੁਸੀਂ ਆ ਕੇ ਲੈ ਸਕਦੇ ਓ

ਉਹ ਉਹ ਸਾਰਾ ਮਤਲਬ ਕੀ ਉਮ ਵਧੀਆ ਹੋ ਜੂਗਾ ਨਾ

hello ਹਾਂਜੀ sir

ਹਾਂਜੀ ਹਾਂਜੀ ਨੈਨਸੀ ਗੱਲ ਕਰ ਰਹੀ ਆ sir ਅੱਛਾ ਹੋਰ ਕਿਵੇਂ ਓ ਨੈਨਸੀ ਠੀਕ ਓ ਹਾਂਜੀ ਵਧੀਆ

ਹਾਂਜੀ ਹਾਂਜੀ

ਹੋਰ

entertain ਕਿਵੇਂ ਕਰਦੇ ਓ ਫ਼ੇਰ